ਬਹੁਤ ਸਾਰੀ ਲਾਈਟਾਂ ਵੀ ਲੱਗਿਆ ਹੋਈ ਹੈਂ ਮਸ਼ੀਨਾਂ ਵੀ ਲੱਗਿਆ ਹੋਈਆਂ ਏੱਥੇ ਬਹੁਤ ਸਾਰੀਆਂ।

ਨਾਇਨ ਨਾਇਨ ਅੱਠ ਅੱਠ ਚਾਰ ਤਿੰਨ ਜੀਰੋ ਤਿੰਨ ਅੱਠ ਜੀਰੋ ।

ਇਹ ਇੱਕ ਐਨਕਾਂ ਦੀ ਦੁਕਾਨ ਹੈ ਦੁਕਾਨ ਦੇ ਅੰਦਰ ਬਹੁਤ ਸਾਰੀਆਂ ਐਨਕਾਂ ਲੱਗੀਆਂ ਹੋਈਐਂ ਸ਼ੀਸ਼ਾ ਵੀ ਲੱਗਿਆ ਹੋਇਐ।

ਇੱਕ ਬਿਜਲੀ ਦਾ ਖੰਭਾ ਵੀ ਲੱਗਿਆ ਹੋਇਆ ਸਕੂਲ ਦੇ ਬਾਹਰ ਇੱਕ ਐਕਟੀਵਾ ਲੱਗੀ ਹੋਈ ਹੈ ਕਾਲੇ ਰੰਗ ਦਾ ਇੱਕ ਗੇਟ ਵੀ ਲੱਗਿਆ ਹੋਇਆ।

ਇੱਥੇ ਇੱਕ ਗਰਾਊਂਡ ਬਨੀ ਹੋਈ ਹੈ ਗਰਾਊਂਡ ਦੇ ਵਿੱਚ ਬਹੁਤ ਸਾਰੇ ਮੁੰਡੇ ਜੋਕੀ ਕ੍ਰਿਕਿੱਟ ਖੇਲ ਰਹੇ ਹਨ।

ਝੰਡੇ ਵੀ ਲੱਗੇ ਹੋਏਆਂ ਔਰ ਫੁੱਲ ਵਗੈਰਾ ਵੀ ਲੱਗੇ ਹੋਏਆ ਇੱਥੇ।

ਇਹ ਦੋ ਦੁਕਾਨਾਂ ਹੈਂ ਦੁਕਾਨਾਂ ਦੇ ਅੰਦਰ ਬਹੁਤ ਸਾਰੀ ਫ਼੍ਰੇਸ਼ ਸ਼ੀਟ ਲੱਗੀ ਹੋਈ ਹੈ।

ਤੇ ਨਾਲ ਬਹੁਤ ਸਾਰੇ ਦੁਕਾਨਾਂ ਵੀ ਬਣੀਆਂ ਹੋਇਆ ਜਿੱਦਾਂ ਕਿ ਬੈਂਕ ਵੀ ਬਣਿਆ ਹੋਇਆ ਔਰ ਬਿਜਲੀ ਦਾ ਖੰਭਾ ਲੱਗਿਆ ਹੋਇਆ।

ਟੇਬਲ ਉਤੇ ਕੱਚ ਦਾ ਇੱਕ ਪਾਣ ਬਰਤਨ ਰੱਖਿਆ ਹੋ ਜਿਸ ਵਿੱਚ ਬਹੁਤ ਸਾਰੇ ਫਲੋਗਰ ਰੱਖੇ ਹੋਏ ਆ ਜੋ ਕਿ ਬਹੁਤ ਹੀ ਸੁੰਦਰ ਹੈ।

ਇਹ ਇਕ ਕਰਿਆਨੇ ਦੀ ਦੁਕਾਨ ਹੈ ਦੁਕਾਨ ਦੇ ਅੰਦਰ ਟੇਬਲ ਦੇ ਉੱਤੇ ਬਹੁਤ ਸਾਰੇ ਪਲਾਸਟਿਕ ਦੇ ਡੱਬੇ ਰੱਖੇ ਹੋਏ ਐ ਇੱਕ ਵੇਟਿੰਗ ਮਸ਼ੀਨ ਵੀ ਰੱਖੀ ਹੋਈ ਹੈ।

ਇਹ ਇੱਕ ਰੈਸਟੋਰੈਂਟ ਏ ਰੈਸਟੋਰੈਂਟ ਦੇ ਅੰਦਰ ਬਹੁਤ ਸਾਰੇ ਟੇਬਲ ਲੱਗੇ ਹੋਏ ਐ ਟੇਬਲ ਦੇ ਉੱਤੇ ਗਲਾਸ ਵੀ ਰੱਖਿਆ ਹੋਇਆ ਕੱਚ ਦੇ।